ਮੈਂ ਛੋਟੀ ਜਿਹੀ ਸੀ ਤਦ ਹੀ ਮੈਂ ਆਪਣੇ ਤੋਂ ਛੋਟੇ ਬੱਚਿਆਂ ਨੂੰ ਇਕੱਠਾ ਕਰਕੇ ਉਹਨਾਂ ਨੂੰ ਪੜ੍ਹਾਉਂਦਾ ਅਤੇ ਹੱਥ ਵਿੱਚ ਡੰਡਾ ਫ਼ੜਕੇ ਅਧਿਆਪਕਾਂ ਵਾਂਗ ਉਹਨਾਂ ਨੂੰ ਗੁੱਸਾ ਕਰਦਾ ਸੀ। ਮੈਂ ਆਪਣੇ ਇਸ ਸ਼ੌਕ ਨੂੰ ਆਪਣੇ ਜੀਵਨ ਉਦੇਸ਼ ਬਣਾਉਣਾ ਚਾਹੁੰਦਾ ਹਾਂ, ਮੈਂ ਹੁਣ ਤੋਂ ਹੀ ਆਪਣੇ ਸਮਾਜ ਉਦੇਸ਼ ਦੀ ਪੂਰਤੀ ਲਈ ਕਾਰਜ਼ਸ਼ੀਲ ਹੋ ਗਿਆ ਹਾਂ।

ਡਿਗਰੀਆਂ, ਸਿੱਖਿਆਵਾਂ ਲਵਾਂਗਾ, ਜਿਹੜੀਆਂ ਇਸ ਲਈ ਮੈਂ ਬਹੁਤ ਖ਼ੁਸ਼ ਹਾਂ ਤੁਹਾਡੀ ਚਿੱਠੀ ਮਿਲੀ ਪੜ੍ਹਕੇ ਬਹੁਤ ਬਹੁਤ ਖ਼ੁਸ਼ ਹੋਇਆ ਅਠਾਰਾਂ ਸੌ ਵੀਹ ਈਸਵੀ ਵਿੱਚ ਦੇ ਵਿਗਿਆਨ ਦਾ ਬਹੁਤ ਵੱਡਾ ਲਾਭ ਹੈ। ਉਸਨੂੰ ਇੱਕ ਨਵਾਂ ਵਿਗਿਆਨ ਨਾਂ ਦਿੱਤਾ ਗਿਆ ਇਸ ਕਰਕੇ ਕਈ ਵਾਰੀ ਉਸਦਾ ਸਮਾਨ ਵੀ ਖੋਹ ਲਿਆ ਗਿਆ, ਇਸ ਕਰਕੇ, ਤੁਸੀਂ ਤਾਂ ਮੈਨੂੰ ਗਾਂਹ ਜਾ ਕੇ ਦੇਖ ਕੇ ਵੀ ਸੁਨੇਹਾਂ ਮੇਰੇ ਵੀਰ ਨੂੰ ਪਾਉਂਦਾ ਮੈਂ ਪਹੁੰਚ ਗਿਆ ਹਾਂ ਮੈਂ ਅੱਜ ਬਹੁਤ ਖ਼ੁਸ਼ ਹਾਂ, ਤੁਸੀਂ ਮੇਰੀ ਖ਼ੁਸ਼ੀ ਦਾ ਕੋਈ ਠਿਕਾਣਾ ਨਹੀਂ ਲੱਗ ਸ਼ੁਰੂ ਵਿੱਚ ਇਸ ਜਾਗੀਰਦਾਰਾਂ ਦੀ ਰੀਸ਼ ਨਾ ਕਰਨਾ ਸਿੱਧਾ ਹੋ ਗਿਆ ਅਤੇ ਮੈਂ ਆਪੇ ਚਲਾ ਗਿਆ ਦੇ ਗਵਰਨਰ ਥਾਮਸ ਹੋਣਾ ਨੇ ਇੱਕ ਨਵਾਂ

ਇਸ ਦੇ ਅਧੀਨ ਸਰਕਾਰ ਨੇ ਸਰਕਾਰ ਨੇ ਜਾਂ ਕਿਸਾਨਾਂ ਨਾਲ ਸਿੱਧਾ ਸਮਝੋਤਾ ਕੀਤਾ ਉਹਨਾਂ ਨੂੰ ਜ਼ਮੀਨ ਦਾ ਮਾਲਕ ਮੰਨ ਲਿਆ ਗਿਆ ਇਸ ਲਈ ਸਿਰਫ਼ ਇੱਕ ਹੀ ਦੇ ਕਾਰਨ ਕਿਸਾਨਾਂ ਦੀ ਹਾਲਤ ਚੰਗੀ ਹੋ ਗਈ। ਕਿਉਂਕਿ ਉਹਨਾਂ ਨੂੰ ਜ਼ਮੀਨ ਦਾ ਮਾਲਕ ਮੰਨ ਲਿਆ ਗਿਆ ਉਹਨਾਂ ਦੇ ਅਤੇ ਸਰਕਾਰ ਵਿੱਚ ਜਿੰਨੇ ਵੀ ਵਿਚੋਲੇ ਸਨ, ਉਹਨਾਂ ਨੂੰ ਖ਼ਤਮ ਕਰ ਦਿੱਤਾ ਗਿਆ ਇਹ ਬੰਦੋਬਸਤ ਕਰ ਸਰਕਾਰ ਲਈ ਵੀ ਲਾਭਦਾਇਕ ਸਿੱਧ ਹੋਇਆ, ਕਿਉਂਕਿ ਇਸ ਨਾਲ ਸਰਕਾਰ ਦੀ ਆਮਦਨ ਵਿੱਚ ਵੀ ਵਾਧਾ ਹੋਇਆ ਇਹਨਾਂ ਕਾਰਨਾਂ ਕਰਕੇ ਰਵਾਇਤਵਾੜੀ ਬੰਦੋਬਸਤ ਨੂੰ ਸਥਾਈ ਬੰਦੋਬਸਤ ਤੋਂ ਵਧੀਆ ਮੰਨਿਆ ਜਾਂਦਾ ਹੈ ਪਰ ਇਸ ਬੰਦੋਬਸਤ ਵਿੱਚ ਕਈ ਦੋਸ਼ ਸਨ, ਸਰਕਾਰ ਨੇ ਕਿਸਾਨਾਂ ਨੂੰ ਬਹੁਤ ਜ਼ਿਆਦਾ ਲਗਾਨ ਵਸ਼ੂਲਿਆ, ਇਹ ਕੁੱਲ ਉਤਪਾਦਨ ਦਾ ਪੰਤਾਲੀ percent ਤੋਂ ਪਚਵੰਜਾ percent ਤੱਕ ਹੁੰਦਾ ਸੀ, ਕਿਸਾਨਾਂ ਨੂੰ ਫ ਫਸਲਾਂ ਦੇ ਘੱਟ ਹੋਣ ਦੇ ਸੂਰਤ ਵਿੱਚ ਵੀ ਲਗਾਨ ਦੇਣਾ ਪੈਂਦਾ ਸੀ, ਸਰਕਾਰ ਨੂੰ ਇਹ ਅਧਿਕਾਰ ਸੀ ਕਿ ਉਹ ਜਦੋਂ ਚਾਹੇ ਲਗਾਨ ਦੀਆਂ ਦਰਾਂ ਵਿੱਚ ਵਾਧਾ ਕਰ ਸਕਦੀ ਸੀ ਪੱਛਮੀ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਕੁੱਝ ਖੇਤਰਾਂ ਵਿੱਚ ਅਤੇ ਨਾਂ ਦੇ ਅਧਿਕਾਰੀਆਂ ਨੇ ਮਹਿਲਵਾੜੀ ਬੰਦੋਬਸਤ ਲਾਗੂ ਕੀਤਾ, ਬਾਅਦ ਵਿੱਚ ਇਸ ਬੰਦੋਬਸਤ ਨੂੰ ਪੰਜਾਬ ਵਿੱਚੋਂ ਵੀ ਲਾਗੂ ਕੀਤਾ ਗਿਆ, ਇਹ ਬੰਦੋਬਸਤ ਨੂੰ ਪਿੰਡ ਦੇ ਸਮੁੱਚੇ ਭਾਈਚਾਰੇ ਨਾਲ ਕੀਤਾ ਜਾਂਦਾ ਸੀ ਪਿੰਡ ਦੇ ਸਮੂਹਾਂ ਨੂੰ ਮਹਿਲ ਕਿਹਾ ਜਾਂਦਾ ਸੀ। ਇਸ ਲਈ ਇਹਨਾਂ ਨਾਲ ਕੀਤੇ ਗਏ ਬੰਦੋਬਸਤ ਨੂੰ ਮਹਿਲਵਾੜੀ ਬੰਦੋਬਸਤ ਕਿਹਾ ਜਾਣ ਲੱਗਾ ਇਸ ਬੰਦੋਬਸਤ ਦੇ ਅਨੁਸਾਰ ਸਰਕਾਰ ਨੂੰ

ਭਾਈਚਾਰੇ ਵਿੱਚ ਹਰੇਕ ਕਿਸਾਨ ਤੋਂ ਲਿਆ ਜਾਣਾ ਵਾਲਾ ਲਗਾਨ ਵੱਖਰੇ ਰੂਪ ਵਿੱਚ ਨਿਸ਼ਚਿਤ ਕੀਤਾ ਜਾਂਦਾ ਸੀ ਪਰੰਤੂ ਜੇ ਉਹ

ਇਸ ਕਾਰਨ ਸਰਕਾਰ ਨੂੰ ਕੋਈ ਹਾਨੀ ਨਹੀਂ ਹੁੰਦੀ ਸੀ ਅੰਗਰੇਜ਼ਾਂ ਵੱਲੋਂ ਭਾਰਤ ਵਿੱਚ ਸ਼ੁਰੂ ਕੀਤੇ ਗਏ ਨਵੇਂ ਭੂਮੀ ਬੰਦੋਬਸਤਾਂ ਦਾ ਭਾਰਤ ਦੀ ਪੇਂਡੂ ਅਰਥ ਵਿਵਸਥਾ ਤੇ ਡੂੰਘੇ ਅਸਰ ਪਿਆ। ਇਸ ਤੋਂ ਪਹਿਲਾਂ ਭਾਰਤੀ ਪਿੰਡਾਂ ਲਗਪਗ ਆਤਮ ਨਿ ਨਿਰਭਰ ਸਨ ਉਹ ਆਪਣੀਆਂ ਰੋਜ਼ਾਨਾ ਜ਼ਰੂਰਤ ਦੀਆਂ ਚੀਜ਼ਾਂ ਆਦਿ ਪੈਦਾ ਕਰਦੇ ਫਸਲਾਂ ਦੇ ਰੂਪ ਵਿੱਚ ਕੀਤਾ ਜਾਂਦਾ ਸੀ ਅੰਗਰੇਜ਼ਾਂ ਰਾਹੀਂ ਪਿੰਡ ਦੇ ਮਾਮਲਿਆਂ ਦੀ ਦੇਖਭਾਲ ਲਈ ਸਿੱਧੇ ਮਾਲਿਆ ਅਫ਼ਸਰ, ਪੁਲਿਸ ਅਤੇ ਨਾਇਕ ਨਿਆਂਇਕ ਅਧਿਕਾਰੀ ਨਿਯੁਕਤ ਕੀਤੇ ਗਏ। ਮਾ ਮਾਲਿਆ ਨਿਸ਼ਚਿਤ ਰਕਮ ਦੇ ਰੂਪ ਵਿੱਚ ਵਸੂਲ ਕੀਤਾ ਜਾਣ ਲੱਗਾ। ਚਾਹੇ ਉਤਪਾਦਨ ਕੁੱਝ ਵੀ ਹੋਵੇ ਉਸ ਇਸ ਲਈ ਕਿਸਾਨ ਅਜਿਹੀਆਂ ਫਸਲਾਂ ਉਗਾਉਣ ਲਈ ਮਜ਼ਬੂਰ ਹੋ ਗਏ, ਜਿਹਨਾਂ ਨੂੰ ਬਾਜ਼ਾਰ ਵਿੱਚ ਵੇਚਿਆ ਜਾ ਸਕੇ,

ਧੰਦੇ ਬੰਦ ਹੋ ਗਏ ਇਹਨਾਂਂ ਸਾਰਿਆਂ ਕਾਰਨਾਂ ਕਰਕੇ ਪਿੰਡ ਦੀ ਆਤਮ ਨਿਰਭਰਤਾ ਖਤਮ ਹੋ ਗਈ ਖੇਤੀ ਦੇ ਬਦਲੀਕਰਨ ਦੇ ਕਾਰਨਾਂ ਦਾ ਵਰਣਨ ਹੇਠ ਲਿਖਿਆ ਹੈ ਲਗਾਨ ਅੰਗਰੇਜ਼ੀ ਸ਼ਾਸ਼ਨ ਕਾਲ ਵਿੱਚ ਨਵੀਂ ਭੂਮੀ ਵਿਵਸਥਾ ਵਿੱਚ ਸਰਕਾਰ ਦੁਆਰਾ ਇਹ ਨਿਸ਼ਚਿਤ ਕੀਤਾ ਗਿਆ ਹੈ ਕਿ ਲਗਾਨ ਨਕਦੀ ਵਿੱਚ ਵਸ਼ੂਲ ਹੋਵੇਗਾ। ਇਸ ਲਈ ਅਫ਼ਸਰ ਕਿਸਾਨਾਂ ਕੋਲੋਂ ਲਗਾਨ ਨਕਦੀ ਰੁਪਇਆਂ ਵਿੱਚ ਹੀ ਵਸੂਲ ਕਰਨ ਲੱਗੇ ਸਨ ਵਿਚੋਲਿਆਂ ਦੀ ਸਰਗਰਮੀਆਂ ਖੇਤੀ ਉਪਜ ਦੇ ਬਾਜ਼ਾਰ ਵਿੱਚ ਵਧਣ ਦੇ ਨਾਲ ਨਾਲ ਵਿਚੋਲਿਆਂ ਦੀ ਵਿਚੋਲਿਆਂ ਦੀ ਆਵਾਜ਼ਾਈ ਦੇ ਸਾਧਨਾਂ ਜਿਵੇਂ ਰੇਲ ਭਾਰ ਢੌਣ ਵਾਲੇ ਟਰੱਕ ਮੋਟਰ ਬੱਸਾਂ ਰੇਹੜੀਆਂ ਆਦਿ ਨੇ ਪਿੰਡਾਂ ਨੂੰ ਨਵੇਂ ਵਾਪਾਰਿਕ ਸ਼ਹਿਰਾਂ ਮੰਡੀਆਂ ਅਤੇ ਬਾਜ਼ਾਰਾਂ ਨਾਲ ਜੋੜ ਦਿੱਤਾ, ਬੈਲ ਗੱਡੀਆਂ ਅਤੇ ਦੀਆਂ ਪਿੰਡਾਂ ਉੱਤੇ ਵੀ ਮਾਲ ਢੋਇਆ ਜਾਣ ਲੱਗਾ, ਅਤੇ ਉਹਨਾਂ ਨੂੰ ਮੰਡੀਆਂ ਤੱਕ ਲਿਆਇਆ ਜਾਣ ਲੱਗਾ। ਜਹਾਜ਼ਾਂ ਨੇ ਵੀ ਭਾਰਤੀ ਸਤਿ ਸ੍ਰੀ ਅਕਾਲ। ਦੇਸਾਂ ਤੱਕ ਪਹੁੰਚਾਇਆ, ਦੂਰ ਦੂਰ ਸਥਿੱਤ ਪਿੰਡਾਂ ਦੀਆਂ ਭਾਰੀਆਂ ਅਤੇ ਛੇਤੀ ਖ਼ਰਾਬ ਹੋਣ ਵਾਲੀਆਂ ਫਸਲਾਂ ਕਸਬਿਆਂ ਅਤੇ ਸ਼ਹਿਰਾਂ ਦੀਆਂ ਮੰਡੀਆਂ ਵਿੱਚ ਆ ਕੇ ਵਿਕਣ ਲੱਗੀਆਂ ਅਤੇ ਉੱਥੇ ਇਹ ਫਸਲਾਂ ਕਲਕੱਤਾ ਖੇਤੀ ਉਪਜਾਂ ਦਾ ਨਿਰਯਾਤ ਵੱਧ ਤੋਂ ਵੱਧ ਵਧਾਉਣ ਵਿੱਚ ਭਾਰਤ ਦੀ ਬ੍ਰਿਟਿਸ਼ ਸਰਕਾਰ ਦੀ ਵੀ ਕਾਫ਼ੀ ਰੱਖੀ, ਬ੍ਰਿਟਿਸ਼ ਸਰਕਾਰ ਨੇ ਮੁੱਖ ਖੇਤਰ ਨੂੰ ਨਾਲ ਜੋੜਨ ਦੇ ਉਦੇਸ਼ ਨਾਲ ਭਾਰਤ ਵਿੱਚ ਰੇਲਾਂ ਚਲਾਈਆਂ ਸਤਿ ਸ੍ਰੀ ਅਕਾਲ। ਅਮਨ ਨੇ ਸ਼ਬਦਾਂ ਦਾ ਜਾਲ ਪਾਣੀ ਰਿਮਪੀ ਉੱਪਰ ਸੂਟ ਕਰ ਰਿਮਪੀ ਮੱਛਲੀ ਦੀ ਤਰਾਂ ਪਹਿਲਾਂ ਈ ਜਾਲ ਵਿੱਚ ਫਾਸ ਚੁੱਕੀ ਸੀ ਰਿਮਪੀ ਨੇ ਰਿਮਪੀ ਨੇ ਕਿਹਾ ਅਮਨ ਮੇਰੇ ਦਿਲ ਵਿੱਚ ਤੁਹਾਡੇ ਗੱਲਾਂ ਅਜ਼ੀਬ ਸ਼ੇਤੀ ਹੈ ਮੈਨੂੰ ਤੁਹਾਨੂੰ ਪਸੰਦ ਕਰਨ ਲੱਗ ਪਈ ਹਾਂ ਤੁਸੀ ਹੀ ਮੇਰੀ ਜ਼ਿੰਦਗੀ ਉਹ ਮੇਰਾ ਦਿਲ ਵੀ ਤੁਸੀ ਹੀ ਹੋ ਮੇਰੀ ਆਤਮਾ ਵੀ ਤੁਸੀਂ ਹੀ ਹੋ ਮੇਰਾ ਵਕਤ ਮੈਂ ਜਾਣ ਦੀ ਹਾਂ ਕਿ ਮੇਰੇ ਕੋਲੇਕਸ਼ਨ ਦੇ ਮਨ ਨੂੰ ਅਤੀਤ ਵਿੱਚੋ ਕੱਢ ਕ ਸੁਨਹਿਰੀ ਭਵਿੱਖ ਵੱਲ ਲਿਆ ਜਾਂਦੇ ਹੋ ਮੈਂ ਤਾਂ ਥੋੜੇ ਖਿਆਲਾਂ ਨਾਲ ਹੀ ਮੈਂ ਉੱਠਦੀ ਹਾਂ ਇਹ ਗੱਲ ਸੁਣ ਕ ਅਮਨ ਮੁਸਕੁਰਾਇਆ ਤੇ ਕਹਿਣ ਲੱਗਾ ਮੇਰੀ ਪਿਆਰ ਪਿਆਰੀ ਰਿਮਪੀ ਮੈਨੂੰ ਇਹਨਾਂ ਗੱਲਾਂ ਤੇ ਬਹੁਤ ਠੰਡਕ ਪਹੁੰਚਦੀ ਹੈ ਮੈਨੂੰ ਇੱਕ ਅਕਾਸ਼ ਪਰੀ ਵਰਗੀ ਸੁੰਦਰ ਲੜਕੀ ਦੀ ਜਰੂਰਤ ਸੀ ਜੋ ਤੇਰੇ ਰੂਪ ਵਿੱਚ ਮੈਨੂੰ ਮਿਲੀ ਗਈ ਹੈ ਮੇਰੀ ਪਿਆਰੀ ਰਿਮਪੀ ਮੈਂ ਅੱਜ ਤੋਂ ਤੁਹਾਨੂੰ ਕਿਰਨ ਕਹਿ ਕ ਬੁਲਾਵਾ ਗਾ ਪਤਾ ਕਿਉ ਕਿਉ ਕਿ ਤੂੰ ਮੈਨੂੰ ਸੂਰਜ ਦੀ ਇੱਕ ਕਿਰਨ ਵਰਗੀ ਲੱਗਦੀ ਹੈ ਉਹ ਕਿਰਨ ਜਿਹੜੀ ਥਰਤੀ ਤੇ ਪੈ ਕ ਉਸ ਨੂੰ ਰੋਸ ਨਾ ਦਿੰਦੀ ਹੈ ਰੋਸ਼ਨਾ ਦਿੰਦੀ ਹੈ ਇਸ ਲਈ ਮੈਂ ਤੁਹਾਨੂੰ ਅੱਜ ਤੋਂ ਬਾਅਦ ਕਿਰਨ ਕਿਹ ਕ ਬੁਲਾਵਾ ਗਾ ਅਮਨ ਨੇ ਰਿਮਪੀ ਦਾ ਹੱਥ ਫੜ ਕ ਕਿਹਾ ਤੂੰ ਮੇਰਾ ਪਿਆਰ ਐ ਤੂੰ ਮੇਰਾ ਕਾਮ ਵੀ ਹੈ ਵਾਸਨਾ ਵੀ ਇਹ ਕਹਿ ਕ ਅਮਨ ਨੇ ਰਿਮਪੀ ਨੂੰ

ਦੇ ਚੁੰਗੀ ਕੰਡੇ ਖੜੇ ਹੋ ਗੇ ਇਨ੍ਹਾਂ ਪਿਆਰ ਭਰੇ ਸ਼ਬਦ ਸੁਣ ਸੁਣ ਕ ਹਿਰਦਾ ਕਰ ਰਿਹਾ ਸੀ ਉਸ ਨੇ ਇਨੇ ਪਿਆਰ ਭਰੇ ਸਬਦ ਸੁਣ ਸੁਣ ਕ ਅੱਜ ਤੱਕ ਨਹੀਂ ਸੁਣੇ ਸਨ ਉਸ ਦੀਆਂ ਗੱਲਾਂ ਉੱਪਰ ਲਾਲੀ ਅਤੇ ਅੱਖਾਂ ਵਿੱਚ ਅਨੋਖੀ ਚਮਕ ਆ ਜਾਂਦੀ ਜਾਪਦੀ ਤੇ ਖਤਮ ਹੋਣ ਤੇ ਬੱਚੇ ਜਮਾਤ ਵਿੱਚ ਚਲੇ ਗਏ ਰਿਮਪੀ ਤੇ ਅਮਨ ਵੀ ਆਪਣੀ ਆਪਣੀ ਜਮਾਤ ਵਿੱਚ ਪੜ੍ਹਾਉਣ ਲੱਗ ਪਏ ਰਿਮਪੀ ਦਾ ਬੱਚੇ ਪੜ੍ਹਾਉਣ ਵਿੱਚ ਦਿਲ ਨਹੀਂ ਲੱਗਦਾ ਲੱਗ ਰਿਹਾ ਸੀ ਉਸ ਦਾ ਮਨ ਸੀ ਕੀ ਉਹ ਅਮਨ ਦੀਆਂ ਬਾਹਾਂ ਵਿੱਚ ਜਾਵੇ ਅੱਧੀ ਛੁੱਟੀ ਦੀ ਘੰਟੀ ਵੱਜੀ ਅਮਨ ਤੇ ਰਿਮਪੀ ਰੈਸਟਰੂਮ ਵਿੱਚ ਆ ਵੜੇ ਬਾਕੀ ਦਾ ਸਟਾਫ ਵੀ ਰੂਮ ਵਿੱਚ ਆ ਗਿਆ ਜਿਸ ਕਰਕੇ ਇਨ੍ਹਾਂ ਵਿੱਚ ਪਿਆਰ ਮੋਹਬਤ ਦੀਆਂ ਗੱਲਾਂ ਨਾ ਹੋਈਆਂ ਇਹ ਮੱਛੀ ਜਿਵੇਂ ਪਾਣੀ ਤੋਂ ਬਿਨਾਂ ਤੜਫ ਤੜਫਦੀ ਹੈ ਈਂਜ ਇੱਕ ਦੂਜੇ ਨਾਲ ਗੱਲ ਕੀਤੇ ਬਿਨਾਂ ਤੜਫ ਰਹੇ ਸਨ ਪਰ ਉਹਨਾਂ ਦੀ ਕੋਈ ਵੀ ਗੱਲ ਨਾ ਹੋਈ ਅਸਲ ਵਿੱਚ ਰਿਮਪੀ ਅਮਨ ਨੂੰ ਘੁੱਟ ਕ ਗਲੇ ਨਾਲ ਲਗਾਉਣਾ ਚਾਹੁੰਦੀ ਸੀ ਤੇ ਆਪਣੇ ਮਨ ਨੂੰ ਸ਼ਾਂਤ ਕਰਨਾ ਚਾਹੁੰਦੀ ਸੀ ਸਕੂਲ ਛੁੱਟੀ ਹੋਈ ਰਿਮਪੀ ਅਮਨ ਨੂੰ ਦੂਰ ਦੂਰੋਂ ਹੀ ਹੱਸ ਕ ਬੱਸ ਵਿੱਚ ਚੜ੍ਹ ਗਈ ਰਿਮਪੀ ਨੇ ਘਰ ਸਾਰਾ ਕੰਮ ਮੁਕਾਇਆ ਤੇ ਰਾਤ ਨੂੰ ਕਮਰੇ ਵਿੱਚ ਲੇਟ ਗਈ ਰਿਮਪੀ ਨੇ ਅਮਨ ਨੂੰ ਵਹਟਸਅੱਪ ਤੇ ਸੁਨੇਹਾ ਭੇਜਿਆ ਅਮਨ ਨੇ ਵੀ ਅਗੋ ਸੁਨੇਹੇ ਦਾ ਜਵਾਬ ਦਿੱਤਾ ਆ ਅਮਨ ਪਿਆਰ ਤੇ ਸਮੁੰਦਰ ਵਿੱਚ ਕ ਗੱਲਾਂ ਨਾਲ ਮਿਠਾਸ ਭਾਰ ਭਾਰ ਕ ਸੁਨੇਹੇ ਭੇਜਣ ਲਗਾ ਅਮਨ ਨੇ ਮੈਸਜ ਇਨੇ ਸਮਰੱਥਣ ਸਮਰੱਥ ਵਿੱਚ ਕੀ ਰਿਮਪੀ ਅੰਦਰ ਕਾਮਦੀ ਅੱਗ ਕ ਮਾਰ ਰਹੀ ਸੀ ਰਿਮਪੀ ਹੁਣ ਅਮਨ ਦੀਆਂ ਬਾਹਾਂ ਵਿੱਚ ਮਦਹੋਸ਼ ਹੋਣਾ ਚਾਹੁੰਦੀ ਸੀ ਉਹਨਾਂ ਵਿੱਚ ਬੇਚੈਨੀ ਹੋਗੀ ਉਸ ਦੇ ਦਿਲ ਵਿੱਚ ਉਸ ਦਾ ਦਿਲ ਵਿੱਚ ਬੇਚੈਨ ਹੋਗਿਆ ਉਹ ਆਪਣੇ ਵਾਜੂਦ ਨੂੰ ਅਮਨ ਦੇ ਵਜੂਦ ਵਿੱਚ ਰਲਾ ਦੇਣਾ ਚਾਹੁੰਦੀ ਸੀ ਅਮਨ ਨੇ ਕਿਹਾ ਰਿਮਪੀ ਮੈਂ ਤੈਨੂੰ ਮਿਲਣਾ ਚਾਹੁੰਦਾ ਹਾਂ ਮੇਰਾ ਦਿਲ ਕਰਦਾ ਹੈ ਕਿਉ ਨਾ ਆਪਾਂ ਮਿਲ ਲੀਏ ਉਹ ਵੀ ਕੀਤੇ ਇਕਾਂਤ ਵਿੱਚ ਰਿਮਪੀ ਦੀ

ਸੀ ਦੇਣਾ ਚਾਹੁੰਦੀ ਪਰ ਰਿਮਪੀ ਘਰਵਾਲਾ ਕੈਨੇਡਾ ਵਿੱਚ ਮੌਜ ਮਸਤੀਆਂ ਮਾਰਨ ਵਿੱਚ ਵਿਅਸਥ ਸੀ ਕਾਫੀ ਲੰਬਾ ਸਮੇਂ ਤੋਂ ਰਿਮਪੀ ਨਾਲ ਉਸਦੀ ਕੋਈ ਗਲਬਾਤ ਨਹੀਂ ਕੀਤੀ ਉਹ ਆਪਣੇ ਆਪ ਵਿੱਚ ਮਸਤ ਹੋਇਆ ਪਿਆ ਸੀ ਉਹ ਕਦੇ ਵੀ ਵਿਦੇਸ਼ੀ ਲੜਕੀ ਨਾਲ ਹੁੰਦੇ ਕਦੇ ਕਿਸੇ ਨਾਲ ਕੈਨੇਡਾ ਟਾਰਾਂਟੋ ਦੀਆਂ ਗਲ਼ੀਆਂ ਵਿੱਚ ਉਹ ਨਿਤ ਨਵੇਂ ਹੁਸਨ ਨੂੰ ਲੱਬਦਾ ਪਰ ਰਿਮਪੀ ਦਾ ਖ਼ਿਆਲ ਰਤਾ ਭਰ ਵੀ ਨੀ ਆਉਂਦਾ ਉਹ ਉਸ ਨੇ ਇੱਕ ਲੜਕੀ ਪਸੰਦ ਕਰ ਲਈ ਜਿਸ ਨਾਲ ਉਹ ਵਿਆਹ ਕਰਾਉਣਾ ਚਾਹੁੰਦਾ ਸੀ ਇਥੇ ਉਹ ਪਤਨੀ ਕੋਲ ਇੱਕ ਦਿਨ ਵੀ ਨਹੀਂ ਆਇਆ ਬਹਾਰ ਉਸਦੇ ਦਿਮਾਗ਼ ਤੇ ਕੰਮ ਨੇ ਇਨ੍ਹਾਂ ਖਾਸਾ ਜ਼ੋਰ ਪਾਇਆ ਕਿ ਨਿਤ ਨਵੇਂ ਤੋਂ ਨਵੇਂ ਹੁਸਨ ਦਾ ਕੈਨੇਡਾ ਦੀਆਂ ਰਾਤਾਂ ਨੂੰ ਰੰਗਿਣ ਕਰਦਾ ਤੇ ਅਰਥ ਭਰਬੂਰ ਸਵਾਦ ਰਚਾਉਂਦਾ ਅਮਨ ਨੇ ਰਿਮਪੀ ਨੂੰ ਬਾਰ ਬਾਰ ਕਿਹਾ ਕਿ ਉਹ ਇਕਾਂਤ ਵਿੱਚ ਮਿਲਣਾ ਚਾਹੁੰਦਾ ਹੈ ਤਾਂ ਇੱਕ ਦੂਜੇ ਨੂੰ ਪੁੱਰੀ ਤਰਾਂ ਸਮਝ ਸਕੀਏ ਉਹ ਵਾਰ ਕਹਿਣ ਰਿਮਪੀ ਇਕਾਂਤ ਵਿੱਚ ਮਿਲਣ ਵਾਸਤੇ ਮਾਨ ਗਈ ਪਰ ਮਾਮਲਾ ਇਹ ਸੀ ਕਿ ਰਿਮਪੀ

ਰਿਮਪੀ ਦਾ ਸੋਹਰਾ ਭਤੁ ਰਾਤ ਖੇਤਾਂ ਵਿੱਚ ਕੰਮ ਕਰਨ ਲਗਿਆ ਹੋਇਆ ਸੀ ਉਸ ਦੀ ਪਾਣੀ ਦੀ ਵਾਰੀ ਸੀ ਭਤੁ ਨੂੰ ਸ਼ਿੰਦੋ ਤੇ ਸ਼ਿੰਦੋ ਤੇ ਚੰਨੇ ਦਾ ਆਪਸੀ ਮਿਲਣ ਦੀਆਂ ਗੱਲਾਂ ਬਾਰੇ ਪਤਾ ਲੱਗਾ ਉਹ ਸਵੇਰੇ ਘਰ ਵਿੱਚ ਆ ਕ ਬਹੁਤ ਲੜਿਆ ਤੇ ਸ਼ਿੰਦੋ ਨਾਲ ਮਾਰ ਕੁਟਾਈ ਵੀ ਕੀਤੀ ਭਤੁ ਨੂੰ ਇਹ ਗੱਲ ਦਾ ਗਹਿਰਾ ਸਦਮਾ ਲੱਗਾ ਇਹ ਸਦਮੇ ਵਿੱਚ ਆ ਕ ਖੇਤ ਵਿੱਚ ਮੋਟਰ ਤੇ ਜਾ ਕ ਭਤੁ ਨੇ ਸਲਫਾਸ ਖਾ ਲਈ ਚੰਦ ਮਿੰਟਾਂ ਵਿੱਚ ਈ ਉਸਨੇ ਆਪਣੀ ਜੀਵਨ ਸਮਾਪਤ ਕਰ ਲਈ ਰਿਮਪੀ ਤੇ ਅਮਨ ਗੁਏਸਟਰੂਮ ਵਿੱਚ ਬੈਠ ਕ ਗੱਲਾਂ ਬਾਤਾਂ ਕਰ ਰਹੇ ਸਨ ਅੱਧੀ ਛੁੱਟੀ ਦਾ ਸਮਾਂ ਸੀ ਬਾਹਰੋਂ ਗੇਟਕੀਪਰ ਨੂੰ ਕਿਸੇ ਨੇ ਦਸਿਆ ਕਿ ਰਿਮਪੀ ਮੈਡਮ ਦਾ ਸੋਹਰਾ ਮਰ ਗਿਆ ਹੈ ਉਸ ਉਹਨਾਂ ਨੂੰ ਦੱਸ ਦਵੋ ਗੇਟਕੀਪਰ ਨੇ ਰਿਮਪੀ ਨੂੰ ਇੱਕ ਬੱਚੇ ਕੋਲ ਖਬਰ ਪਹੁੰਚਾਈ ਅਮਨ ਆਪਣੇ ਮੋਟੋਰਸਾਈਕਲ ਤੇ ਰਿਮਪੀ ਨੂੰ ਘਰੇ ਬਾਹਰ ਛਡ ਗਿਆ ਰਿਮਪੀ ਘਰ ਪਹੁੰਚੀ ਉਹਨੇ ਦੇਖਿਆ ਕਾਫ਼ੀ ਪਿੰਡ ਦੇ ਲੋਕ ਤੇ ਸ਼ਰੀਕਾ ਬਾਈਚਾਰਾ ਇਕੱਠਾ ਹੋਈਆ ਪਿਆ ਸੀ ਰਿਮਪੀ ਨੇ ਅੱਗੇ ਹੋ ਕ ਦੇਖਿਆ ਸ਼ਿੰਦੋ ਪਾਸੇ ਲਾਸ਼ ਦੇ ਸੱਜੇ ਪਾਸੇ ਬੈਠੀ ਹੋਈ ਸੀ

ਸ਼ਿੰਦੋ ਦੇ ਚਰਨ ਚੰਨੇ ਬਾਰੇ ਪਤਾ ਲੱਗ ਗਿਆ ਤੇ ਉਸਨੇ ਇਸ ਗੱਲ ਨੂੰ ਨਾ ਸਾਕਾਰ ਕੀਤਾ ਰਿਮਪੀ ਦੇ ਪੈਰਾਂ ਹੇਠੋ ਜ਼ਮੀਨ ਖ਼ਿਸਕ ਗਈ ਉਦੇ ਦਿਲ ਵਿੱਚ ਇੱਕ ਅਜੀਬ ਡਰ ਬੈਠ ਗਿਆ ਭਤੋ ਦਾ ਸਾਰਾ ਕਿਰਿਆ ਕਰਮ ਕੀਤਾ ਗਿਆ ਤੇ ਸੱਭ ਆਪਣੇ ਆਪਣੇ ਘਰਾਂ ਵਿੱਚ ਚਲੇ ਗਏ ਸ਼ਿੰਦੋ ਦੇ ਚੇਹਰੇ ਉੱਪਰ ਘਰਵਾਲੇ ਦੇ ਮਰਨ ਦਾ ਇੱਕ ਰਵਾ ਵੀ ਦੁੱਖ ਨਜਰ ਨਾ ਆ ਰਿਹਾ ਸੀ ਸ਼ਾਮ ਸਵੇਰੇ ਰਿਮਪੀ ਨੂੰ ਅਮਨ ਦਾ ਮੈਸਜ ਆਇਆ ਉਸਨੇ ਰਿਮਪੀ ਦੇ ਸੋਹਰੇ ਦੀ ਮੌਤ ਦਾ ਦੁੱਖ ਪਰਗਟ ਕੀਤਾ ਅਮਨ ਥੋੜੇ ਸ਼ਮੇ ਬਾਅਦ ਫਿਰ ਮੈਸਜ ਕੀਤਾ ਸਾਡਾ ਮਿਲਣਾ ਹੁਣ ਕਦੋ ਹੋਵੇਗਾ ਰਿਮਪੀ ਸੋਹਰੇ ਦੀ ਮੌਤ ਤੋਂ ਡਰ ਗਈ ਸੀ ਕਿਉਕਿ ਸਾਰੇ ਪਿੰਡ ਵਿੱਚ ਪਤਾ ਲੱਗ ਗਿਆ ਕਿ ਭਤੋ ਨੇ ਆਤਮ ਹਤਿਆ ਇਸ ਕਰਕੇ ਕੀਤੀ ਰਿਮਪੀ ਨੂੰ ਇਹ ਦਾ ਪਤਾ ਸੀ ਕਿ ਇਸ਼ਕ ਤੇ ਮੁਸ਼ਕ ਕਦੇ ਛਿਪਦੇ ਨੀ ਇਸ ਲਈ ਉਹ ਅਮਨ ਨਾਲ ਰਿਸ਼ਤਾ ਅੱਗੇ ਨਹੀਂ ਵਧਾਉਣਾ ਚਾਹੁੰਦੀ ਸੀ ਅਮਨ ਨੇ ਸ਼ਬਦਾਂ ਦਾ ਜਾਲ ਹੋਏ ਕਿਹਾ ਕਿ ਡਰਨ ਦੀ ਲੋੜ ਨਹੀਂ ਹੈ ਉਸ ਨੇ ਉਸ ਨੇ ਭਰੋਸਾ ਦਿੱਤਾ ਕਿ ਇਸ਼ਕ ਕਰਨ ਵਾਲੀਆਂ ਨੂੰ ਰੱਬ ਵੀ ਮਾਫ ਕਰ ਦਿੰਦਾ ਹੈ ਹੀਰ ਵੀ ਤਾਂ ਵਿਆਹੀ ਹੋਈ ਸੀ ਪਰ ਉਸ ਨੂੰ ਰਾਂਝੇ ਵਿੱਚ ਰੱਬ ਦੇ ਦਿਦਾਰ ਹੁੰਦੇ ਸਨ ਤਾਂ ਹੀ ਉਹਨਾਂ ਨੂੰ ਮੋਹੱਬਤ ਕਿਸਾ ਸ਼ੁਰੂ ਕਿਸਾ ਮਸ਼ਹੂਰ ਹੈ ਰਿਮਪੀ ਨੂੰ ਅਮਨ ਨੇ ਆਪਣੇ ਜਾਲ ਵਿੱਚ ਚੰਗੀ ਤਰਾਂ ਫਸਾ ਲਿਆ ਸੀ hello

ਹਾਂ ਜੀ ਹਾਂ ਜੀ ਉਹ ਕੰਮ ਜਿਹਾ ਪੈ ਗਿਆ ਹੈ ਘਰੋਂ ਵਾਜਾਂ ਪੈਣ ਮੈਂ ਚਲੋ ਹੋਰ ਨਹੀਂ ਘਰੋਂ ਗੱਲ ਗੱਲ ਸੁਨ ਕੇ ਆਈਆਂ ਭਰਾ

ਹਾਂ ਤੇ ਧਾਰਾਂ ਧੁਰਾਂ ਕੱਢ ਰਹੀਆਂ ਵਾ ਢੰਗਰਾਂ ਦੀਆਂ ਮੈਂ ਫੇਰ ਕੱਢ ਕੇ ਆਈਆਂ ਕੇ ਹੁਣ ਭਰਾ ਅੱਛਾ ਹਮ ਆਹੋ ਕੱਢਣੀਆਂ ਤਾਂ ਆਉਂਦੀਆਂ ਵਾ ਢੰਗਰਾ ਦਾ ਵੇਖਣਾ ਵੀ ਜਰੂਰੀ ਆ ਧਾਰਾਂ ਕੱਢਣੀਆਂ ਪੈਣੀਆਂ ਮੇਰਾ ਹੈ ਸਗੋਂ ਮੇਰਾ ਬਾਪੂ ਕੱਢ ਕੁੱਢ ਲੈਂਦੇ ਧਾਰਾਂ ਉਹ ਪਤਾ ਵੇਖਿਆ ਕਿੰਨਾ ਹਮ ਤੇਜ ਆ ਹਾਂ ਇਹ ਤਾਂ ਹੈ ਹੀ ਹੈ ਪਤਾ ਮੈਨੂੰ ਓਦੇ ਹਾਂ ਉਹ ਹਾਂ ਮਾਰਦਾ ਮਿੰਟੋਂ ਮਿੰਟ ਧਾਰਾਂ ਗਾਈਆਂ ਦੀਆਂ ਉਹ ਕੱਢ ਕੇ ਸਹੀ ਗੱਲ ਹੈ ਵਧੀਆ ਵਾ ਟੈਮ ਨਾਲ ਹੀ ਕੰਮ ਨਵੇੜ ਕੇ ਤੇ ਲਾਂਬੇ ਆਹੋ ਉਹ ਮਾਰਦੇ ਗਾਈਆਂ ਹਮ ਦੀਆਂ ਧਾਰਾਂ ਧੁਰਾਂ ਕੱਢ ਕੇ ਤੇ ਮੈਨੂੰ ਇਕ ਦਿਨ ਦੁੱਧ ਲੱਦ ਤਾ ਓਹਨੇ ਕਹਿੰਦਾ ਜਾ ਡੇਅਰੀ ਤੇ ਦੇ ਆ ਮੈਂ ਕਿਹਾ ਦੇਣਾ ਹਾਂ ਕਿਥੇ ਹੈ ਮੈਂ ਫੇਰ ਮੈਂ ਇੱਦਾਂ ਹੀ ਪਾ ਕੇ ਆ ਗਿਆ ਮੈਨੂੰ ਕਹਿੰਦਾ ਹਾਂ ਕਹਿੰਦਾ ਫੈਂਟ ਕਢਾਈ ਉ ਮੈਂ ਕਿਹਾ ਮੈਂ ਫੈਂਟ ਫੂੰਟ ਕੋਈ ਨਹੀਂ ਕਢਾਈ ਗੀ ਮੈਂ ਇੱਦਾਂ ਹੀ ਪਾ ਆਇਆ ਮੈਨੂੰ ਕਹਿੰਦਾ ਸੀ ਇੱਦਾਂ ਹੀ ਪਾ ਦੇ ਤਾਂ ਮੈਂ ਪਾ ਆਇਆ ਇੱਦਾਂ ਅੱਛਾ ਅੱਛਾ ਕਹਿੰਦਾ ਹਰਾਮ ਦੀਆ ਕਹਿੰਦਾ ਹਰਾਮ ਦੀਆ ਫੈਂਟ ਕਢਾ ਕੇ ਲਿਆਉਣੀ ਆ ਰੋਜ daily ਫੈਂਟ ਕਢਾਈ ਦੀ ਆ ਅਮ ਵਧੀਆ ਗੱਲ ਆ ਕੇ ਓਹਨੇ ਓਹਨੇ ਪਾ ਤੀ ਹੋਣੀ ਜਿੱਦਾਂ ਪਹਿਲੀ ਵਰੀ ਜਿੱਦਾਂ ਪਹਿਲਾਂ ਆਉਂਦੀ ਹੈ ਉੱਦਾਂ ਹੀ ਲਾ ਤੀ ਹੋਣੀ ਹੈ ਓਹਨੇ ਫੇਰ ਆਹੋ ਜਾਂ ਫੇਰ ਓਹਨੇ ਕੱਲ ਵਾਲੀ ਲਾ ਤੀ ਹੋਣੀ ਹੈ ਜਿੱਦਾਂ ਪਿਛਲੀ ਲਾ ਦਿੰਦੇ ਹੈ ਨਾ ਓਹੋ ਲਾ ਤੀ ਹੋਣੀ ਹਾਂ ਹਾਂ ਹੈ ਓਹਨੇ ਇੱਦਾਂ ਉੱਦਾ ਹੀ ਕੀਤਾ ਹੋਣੇ ਅਸੀਂ ਤੇ ਅਸੀਂ ਤੇ ਭਰਾ ਪਿੰਡ ਪੁੰਡ ਚ ਲਾਇਆ ਈ ਉ ਪਿੰਡ ਚ ਵਧੀਆ ਹੀ ਆ ਸਗੋਂ ਭਰਾਵਾ ਆਹੋ ਉਹ ਤਾ ਹੈ ਹੀ ਹੈ ਪਿੰਡ ਚ ਚਾਲੀ ਪੰਜਾਹ ਰੁਪਈਏ ਪੰਜਾਹ ਰੁਪਈਏ ਚੱਲ ਜਾਂਦਾ ਵਾ ਡੇਅਰੀ ਚ ਆਹੋ ਜਾਂਦਾ ਵਾ ਵੱਧ ਤੋਂ ਵੱਧ ਪੈਂਤੀ ਦੇ ਲਾਗੇ ਚਾਲੀ ਦੇ ਲਾਗੇ ਚੱਲ ਜੁਗਾ ਆਹੋ ਉਹ ਦਿਨ ਦਾ ਉਹ ਡੇਅਰੀ ਤੇ ਇਹ ਹੈ ਵੀ ਜਿੰਨੇ ਮਰਜੀ ਪੈਸੇ ਲੈ ਲਓ ਪਿੰਡਾਂ ਚ ਪੈਸੇ ਵੀ ਨਾਲ ਦਿੰਦੇ ਈ ਪਿੰਡ ਚ ਫੇਰ ਪੈਸੇ ਦਾ ਇਹ ਕੇ ਰੁਕ ਜੋ ਪੰਜ ਦਿਨ ਦੱਸ ਦਿਨ ਕੋਈ ਨੀ ਭਾਵੇਂ ਨਾ ਓਥੋਂ ਭਾਵੇਂ advance ਹੀ ਫੜ ਲਿਆ ਭਾਵੇਂ ਪੰਜ ਦੱਸ ਹਜਾਰ ਇਹ ਚੱਕਰ ਹੈਗਾ ਜੇ ਓਥੋਂ ਮਿਲ ਜਾਂਦੇ advance ਹਾਂ ਇਹ ਹੈ ਖਲ ਫੀਡ ਖੱਲ ਫੀਡ ਪਾਉਣੀ ਹੁੰਦੀ ਆ ਫੇਰ ਹੁਣ ਇਹਨਾਂ ਨੂੰ ਥੋੜੀ ਵੇਖਦੇ ਰਹਿਣਾ ਢੰਗਰਾਂ ਨੂੰ ਹੀ ਵੇਖਣੇ ਜੇ ਖੱਲ ਫੀਡ ਨਾ ਪਾਈ ਫੇਰ ਮੱਖ ਦੁੱਧ ਕਿਥੋਂ ਦੇਣਾ ਡੰਗਰ ਨੇ ਆਹੋ ਉਹ ਤੇ ਹੈ ਸਹੀ ਗੱਲ ਵਾ ਕੇ ਆਹੋ ਇਹ ਵੀ ਗੱਲ ਹੈਗੀ ਹੈ ਓਦਾਂ ਪਹਿਲਾਂ ਖੱਲ ਫੀਡ ਪੱਠਾ ਦੱਥਾ ਭਰਾ ਵੇਖਣਾ ਪੈਂਦਾ ਢੰਗਰਾਂ ਦਾ ਦੁੱਧ ਐਵੇਂ ਥੋੜਾ ਆ ਜਾਂਦਾ ਵਾ ਹੋਰ ਓਦਣ ਦੋ ਬੋਰੀਆਂ ਭਰਾ ਫੇਰ ਮੈਂ ਖੱਲ ਦੀਆਂ ਲੈ ਕੇ ਆਂਦੀਆਂ ਲੱਦ ਕੇ ਮੈਂ ਅੱਛਾ ਲਿਆ ਤੀ ਮੈਂ ਓਨੂੰ ਮੈਂ ਕਿਹਾ ਤੂੰ ਆਪੇ ਜਾਇਆ ਕਰ ਮੈਨੂੰ ਨੀ ਪਤਾ ਪੂਤਾ ਮੈਂ ਦੁੱਧ ਚੱਲ ਮੈਂ ਤੇਰਾ ਛੱਡ ਆਇਆ ਕਰੂੰਗਾ ਸ਼ਾਮਾਂ ਨੂੰ ਆਹੋ ਸਹੀ ਦੋ ਟੈਮ ਜਾਂਦਾ ਨਾ ਲੈ ਕੇ ਮੈਂ ਕਿਹਾ ਸਵੇਰੇ ਬਾਪੂ ਨਾ ਕਰ ਤੈਨੂੰ ਪਤਾ ਤਾਂ ਹੈ ਮੇਰੀ ਆਦਤ ਮੈਂ ਕਿਹੜਾ ਉੱਠਦਾਂ ਬਾਹਰ ਆਲੀ ਆਦਤ ਪਈ ਆ ਮੈਨੂੰ

ਹਾਂ ਆਦਤਾਂ ਫੇਰ ਆਦਤਾਂ ਪਈਆਂ ਹੁੰਦੀਆਂ ਨਾ ਫੇਰ ਬਾਹਰ ਵੀ ਇੱਦਾਂ ਹੀ ਹਾਂ

ਇੱਦਾਂ ਹੁੰਦਾ ਕੰਮ ਨਹੀਂ ਹੈਗਾ ਕੋਈ ਕੋਈ ਨੀ ਨਾਲ ਰਾਤ late ਵੀ ਸੋਂ ਜਾਂਦਾ ਕਿ ਕਹਿਣਾ ਹਾਂ ਹਾਂ ਇਹ ਤਾਂ ਹੈ ਵਾਕਈ ਸਹੀ ਗੱਲ ਹੈ ਤੇਰੀ ਸਵੇਰੇ ਮੈਂ ਕਿਹਾ ਬਾਪੂ ਤੂੰ ਇੱਦਾਂ ਕਰਿਆ ਕਰ ਦੁੱਧ ਦੁਧ ਤੂੰ ਸਵੇਰੇ ਆਲਾ ਆਪੈ ਦੇ ਦੁ ਆਇਆ ਕਰ ਸ਼ਾਮਾਂ ਨੂੰ ਚੱਲ ਮੈਂ ਕਿਹੜਾ ਸੋਨਾਂ ਹੁੰਦਾ ਹੀ late ਹੀ ਸੋਨਾ ਤੂੰ ਮੈਨੂੰ ਸ਼ਾਮਾਂ ਨੂੰ ਦੇ ਦੀਆ ਕਰ ਤੇ ਮੈਂ ਸ਼ਾਮੀ ਪਾ ਆਇਆ ਕਰੂੰਗਾ ਆਹੋ ਉਹ ਤੇ ਹੈ ਸਹੀ ਗੱਲ ਹੈ ਤੇਰੀ ਹਾਂ ਦੋ ਵਰੀ ਜਾਂਦਾ ਵਾ ਨਾ ਫੇਰ ਸਵੇਰੇ ਸਵੇਰੇ ਬੁੜਾ ਲੈ ਕੇ ਜਾਂਦਾ ਵਾ ਵੀਹ ਪੱਚੀ ਲੀਟਰ ਦੁੱਧ ਸਵੇਰੇ ਪਾ ਕੇ ਆਉਂਦਾ ਵਾ ਤੇ ਸ਼ਾਮਾਂ ਨੂੰ ਥੋੜਾ ਜਾ ਘੱਟ ਦੇਈਦਾ ਵਾ ਆਹੋ ਉਹ ਤੇ ਹੈ ਹੀ ਹੈ ਫੇਰ ਚੱਲ ਕੋਈ ਨੀ ਸ਼ਾਮਾਂ ਨੂੰ ਘੱਟ ਹੁੰਦਾ ਸੱਤ ਅੱਠ ਲੀਟਰ ਘੱਟ ਹੁੰਦਾ ਵਾ

ਉਹ ਰਿਸ਼ਤੇਦਾਰਾਂ ਦੇ ਵੀ ਥੋੜਾ ਜਿਹਾ ਦੇਣਾ ਹੁੰਦਾ ਨਾ ਉਹ ਓਹਨਾ ਦੇ ਓਹਨਾ ਦਾ ਕਿ ਪਤਾ ਨਹੀਂ ਕਿ ਚੱਕਰ ਈ ਉਹ ਭਾਬੀ ਹੋਣਾ ਦਾ ਉਹ ਫੇਰ ਹਾਂ ਹਾਂ ਓਥੇ ਘੱਲਾ ਦਿੰਦੇ ਹੈ ਓਥੇ ਫੇਰ ਘੱਲਾ ਦੇਇ ਦਾ ਵਾ ਦੋ ਢਾਈ ਲੀਟਰ ਆਹੋ ਨਾਲੇ ਪਤਾ ਕਿ ਗੱਲ ਵਾ ਨਾਲੇ ਭਲਾ ਕਿ ਗੱਲ ਵਾ ਫੇਰ ਡੇਅਰੀ ਤੇ ਡੇਅਰੀ ਤੇ ਇਹ ਹੁੰਦਾ ਈ ਓ ਨਾਲੇ ਓਥੋਂ ਚੋਕਰ ਚੁੱਕ ਲਿਆਓ ਫੀਡ ਚੁੱਕ ਲਿਆਓ ਡੇਅਰੀ ਤੋਂ ਐਥੇ ਤਾਂ ਪੈਸੇ ਆਹੋ ਐਥੇ ਨਾਲੇ ਐਥੇ ਨਾਲੇ ਪੈਸੇ ਤਰਲਿਆਂ ਨਾਲ ਤਰਲਿਆਂ ਨਾਲ ਕਢਾਓ ਉਹ ਵੀ ਘਰ ਘਰ ਵਰਤੇ ਜਾਂਦੇ ਢੰਗਰ ਫੇਰ ਓਹਨਾ ਦਾ ਦੁੱਧ ਕਿਥੋਂ ਆਵੇ ਇਹ ਤਾਂ ਗੱਲ ਹੈਗੀ ਆ ਭਰਾ ਜਿਹਨੇ ਢੰਗਰਾਂ ਦਾ ਕੰਮ ਕਰਨਾ ਓਹਨੂੰ ਓਥੇ ਹੀ ਖਾਂਦਾ ਵਾ ਡੇਅਰੀ ਡੂਰੀ ਆਲਾ ਕੰਮ ਹੀ ਵਾਧਾ ਘਾਟਾ ਕਰਦੇ ਫੇਰ ਘਰਵਾਲਿਆਂ ਦਾ ਇਥੇ ਕਿ ਹੋਣਾ ਜੇ ਕੋਈ ਮੰਨ ਲਾ ਮਹੀਨਾ ਦੁੱਧ ਦੇ ਤਾ ਅਗਲੇ ਨੂੰ ਕਹੇਂਗਾ ਬਈ ਮੈਨੂੰ ਪੰਜ ਹਜਾਰ ਦੇ ਦੋ ਅਗਲੇ ਮਹੀਨੇ ਦੇ ਵੀ ਦੇ ਦੋ ਮੈਂ ਖੱਲ ਪਾਣੀ ਕੱਠਾ ਲਿਆਉਣਾ ਵਾ ਅਗਲੇ ਨੇ ਕਹਿਣਾ ਅਸੀਂ ਦੁੱਧ ਤੇ ਲਿਆ ਨਹੀਂਓ ਹਜੇ ਓਹਨਾ ਓਹਨਾ ਇਹ ਗੱਲ ਥੋੜੀ ਕਹਿਣੀ ਏ ਓਹਨਾ ਨੇ ਕਹਿਣਾ ਲਓ ਕੋਈ ਨੀ ਓਹਨਾ ਨੂੰ ਪਤਾ ਦੁੱਧ ਤੇ ਆਉਣਾ ਹੀ ਹੈ ਦੁੱਧ ਤੇ ਆਉਣਾ ਹੀ ਆ ਜਿਹੜੀ ਗੱਲ ਵਾ ਦੁੱਧ ਤੇ ਆਉਣਾ ਹੀ ਹੈ ਦੁੱਧ ਤੇ ਆਉਣਾ ਹੀ ਹੈ ਹਮ ਤਾਂ ਹੀ ਤਾ ਭਰਾ ਮੂੰਹ ਨੇਹਰੇ ਉਠੀ ਦਾ ਪਹਿਲਾਂ ਚੱਲ ਗੋਆ ਸੁੱਟ ਗੋਆ ਸੁੱਟ ਫੇਰ ਪੱਠੇ ਪਾ ਫੇਰ ਧਾਰਾਂ ਕੱਢ ਫੇਰ ਲੋਕਾਂ ਨੂੰ ਦੇ ਤੇ ਫੇਰ ਓਧਰੋਂ ਪੱਠਿਆਂ ਦਾ ਟੈਮ ਹੋ ਜਾਂਦਾ ਈ ਚਲੋ ਜੀ ਪੱਠੇ ਵੱਢੋ

ਇਹ ਸਾਰਾ ਦਿਨ ਹੀ ਨੰਗ ਜਾਂਦਾ ਢੰਗਰਾਂ ਢੁਗਰਾਂ ਵਿਚ ਹੀ ਚਲੋ ਜੀ ਆਹੋ ਢੰਗਰਾਂ ਦਾ ਵੀ ਫੇਰ ਤੈਨੂੰ ਪਤਾ ਕਿੱਦਾਂ ਢੰਗਰਾਂ ਦਾ ਬੜਾ ਔਖਾ ਹੀ ਆ ਬਹੁਤ ਬਹੁਤ ਜਿਆਦਾ ਹਮ ਹੁਣ ਉਹ ਗਾਂਹ ਤੂੜੀ ਤਾੜੀ ਆਲੇ ਚੱਲ ਪੈਣੇ ਆ ਜਿਹਾ ਚੜ੍ਹ ਜਾਣਾ ਬਿਮਾਰ ਹੋ ਜਾਣਾ ਵੇਖੀਂ ਕਿੱਦਾਂ ਹਾਂ ਸਹੀ ਗੱਲ ਆ ਆਹੋ ਇਹ ਤਾਂ ਹੈ ਤੇਰੀ ਗੱਲ ਸਹੀ ਬੰਦਾ ਬੰਦਾ ਬੰਦਾ ਮੈਂ ਆਨੇ ਕਿ ਢੰਗਰ ਢੂਗਰ ਪਾਲੇ ਹੋ ਉੱਦਾਂ ਕੰਮ ਵਧੀਆ ਆ ਢੰਗਰਾਂ ਦਾ ਘਰ ਦਾ ਘਰ ਦਾ ਕੰਮ ਚਲਦਾ ਰਹਿੰਦਾ ਈ ਇਹ ਤਾਂ ਹੈਗਾ ਹੀ ਹੈ ਪਰ ਫੇਰ ਘਰ ਦਾ ਚਲਦਾ ਰਹਿੰਦਾ ਹੋਰ ਵੀ ਕੰਮ ਨਿਕਲਦੇ ਆ ਕੱਲਾ ਢੰਗਰਾਂ ਨਾਲ ਤਾਂ ਨਹੀਂ ਸਰਦਾ ਸਹੀ ਗੱਲ ਆ ਸਹੀ ਗੱਲ ਆ ਨਹੀਂ ਸਰਦਾ ਇਹ ਤੇਰੀ ਗੱਲ ਸਹੀ ਆ ਸਾਰਿਆਂ ਨੂੰ ਕਿਸੇ ਲਾਉਣਾ ਚਾਹੀਦਾ ਨਾ ਨਹੀਂ ਸਰਦਾ ਇਹ ਤੇਰੀ ਗੱਲ ਸਹੀ ਆ ਆਹੋ ਆਹੋ ਹੋਰ ਬਸ ਕੁਝ ਵੀ ਨਹੀਂ ਆ

ਗੱਲਾਂ ਬਾਤਾਂ ਕੁਝ ਵੀ ਨਹੀਂ phone ਆ ਕਰਣ ਢਿਆ ਸੀ ਮੁੰਡਾ phone ਕਰਣ ਢਿਆ ਸੀ ਤੇ ਕਹਿੰਦਾ ਆਜਾ ਆਉਣਾ ਨਹੀਂ ਆ ਮੈਂ ਕਿਹਾ ਆਵਾਂਗੇ ਅਸ਼ਾ

ਤੇ ਓਥੇ ਮੁੜਕੇ ਓਹਨੇ ਕਹਿਣਾ ਰੁਕ ਜਾ ਮੈਂ ਤਾਂ ਨਹੀਂ ਆਹੋ ਆਹੋ ਫੇਰ ਖਾਣਾ ਖਾਣਾ ਪੀਣਾ ਪੈਂਦਾ ਵਾ ਨਾ ਚੱਕਰ ਤੇ ਹਾ ਵਾ ਮੈਂ ਫੇਰ ਤਾਂ ਨਹੀਂਓ ਜਾਂਦਾ ਆਹ ਗੱਲ ਸੀ ਤੇ ਮੈਂ ਉੱਦਾਂ ਰਾਦਾ ਮੈਂ ਕਿਹਾ ਚੱਲ ਕੋਈ ਨਹੀਂ ਵੇਖਾਂਗਾ

ਅਸ਼ਾ ਅਸ਼ਾ ਹੁਣ ਵੇਖੋ ਮੈਂ ਕਿਸੇ ਦਿਨ ਜਾਵਾਂਗਾ ਟੈਮ ਕੱਢ ਕੇ ਤੇ ਮੈਨੂੰ ਪਤਾ ਰਾਤ ਓਥੇ ਲੱਗ ਜਾਣੀ ਆ ਫੇਰ ਓਥੋਂ ਫੇਰ ਮੈਂ ਆਹੋ ਆਹੋ ਇਹ ਤੇ ਹੈ ਹੀ ਆ ਅਹ ਜਾਕੇ ਫੇਰ ਰਾਤ ਰਹਿਣਾ ਤਾਂ ਪੈਣਾ ਹੀ ਆ ਫੇਰ ਔਖਾ ਸੌਖਾ ਮੈਂ ਓਹਨੂੰ ਕਹਿਣਾ ਭਰਾ ਮੇਰੇ ਕੋਲੋਂ ਨੀ ਹੁੰਦਾ ਤੇ ਫੇਰ ਕੋਈ ਜਗਾਡਮਿੰਟ ਕਰ ਲਈ ਠੀਕ ਆ ਹਣਾ ਕਿ ਬੰਦਾ ਗੱਲਾਂ ਬਾਤਾਂ ਕਰਦਿਆਂ ਹੀ ਟੈਮ ਨੰਗ ਜਾਂਦਾ ਵਾ

ਮੈਂ ਕਿਹਾ ਉਹ ਬੰਦਾ ਹੈ ਉੱਦਾਂ ਥੋੜਾ ਜਿਹਾ ਹੈਗਾ ਖਾਣ ਪੀਣ ਆਲਾ ਬੰਦਾ ਖੁੱਲੇ ਸੁਬਾਹ ਦਾ ਦਿਲ ਦਾ ਖੁੱਲ੍ਹਾ ਵਾ ਆਹੋ ਆਹੋ ਉਹ ਹੈ ਵਾ ਬੰਦਾ

ਗਾਲੜੀ ਬੜਾ ਵਾ ਪਹਿਲਾਂ ਇਕ ਵਾਰੀ ਗੱਲ ਕਰ ਲਈ ਓਹਨੇ ਫੇਰ ਮੁੜਕੇ ਬੰਨੇ ਤੇਰਾ ਆ ਵਧੀਆ ਵਾ ਥੋਨੂੰ ਨਜਾਰੇ ਆ ਰਮਾਣ ਨਾਲ ਦੱਸ ਵਜੇ ਉੱਠ ਚੱਲ ਕੋਈ ਫਿਕਰ ਫਾਕਾ ਨਹੀਂ ਚੱਲਣ ਦੇ ਗੱਡੀ ਹੋਰ ਠੀਕ ਆ ਸਾਰੀ ਉਮਰ ਕਰਨਾ ਹੀ ਕਰਨਾ ਹਾਂ ਇਹ ਹੈ ਸਾਰੀ ਉਮਰ ਕੰਮ ਤੇ ਕੰਮ ਤੇ ਨੰਗ ਜਾਣੀ ਕੰਮ ਕੰਮ ਤੇ ਨੰਗ ਜਾਣੀ ਜਿੱਦਾਂ ਉਹ ਰੋਲੀ ਗਾਉਂਦਾ ਰਹਿੰਦਾ ਹੁੰਦਾ ਨਾ ਕੋਈ ਕੰਮ ਹੀ ਕਰਕੇ ਆਏ ਆਂ

ਹਾਂ ਬਾਹਰਵੀਂ ਕਰੋ ਕਰੋ ਕਹਿੰਦਾ ਉਹ ਤਾਂਹ ਹਵਾ ਚ ਕਿਤੇ ਸੂਰਜ ਨੂੰ ਅੱਗ ਲੱਗ ਗਈ ਉਹ ਇਹ ਕਿੱਦਾਂ ਕਰਕੇ ਪਿਆ ਈ ਓ ਇੱਦਾਂ ਜਦੋਂ ਮੈਂ ਬਾਹਰ ਤੈਨੂੰ ਪਤਾ ਮੈਂ ਕਿੰਨੇ ਵਜੇ ਉੱਠਦਾ ਮੇਰਾ ਕਹਿੰਦਾ ਕਿੰਨੇ ਵਜੇ ਮੈਂ ਕਿਹਾ ਤਿੰਨ ਵਜੇ ਉੱਠਦਾ ਓਥੇ ਰਾਤ ਸਵੇਰੇ ਤਿੰਨ ਵਜੇ ਉੱਠਣਾ ਏਂ ਨਹਾਉਣਾ ਜੇ ਹੋ ਕੇ ਨਹਾ ਕੇ ਚਾਰ ਕੇ ਵਜੇ ਨਾਲ ਬਾਹਰ ਨਿਕਲ ਕੇ ਰੋਟੀ ਖਾ ਕੇ ਤੇ ਫੇਰ ਮੈਂ ਜਾਣਾ ਭਰਾਵਾ ਬੱਸੇ ਬਹਿਣਾ ਫੇਰ ਜਾ ਕੇ ਗੱਡੀ ਫੜਨੀ ਫੇਰ ਸ਼ਾਮਾਂ ਨੂੰ ਆਉਣਾ ਫੇਰ ਛੇ ਵਜੇ ਫੇਰ ਸ਼ਾਮਾਂ ਨੂੰ ਏਂ ਨਹਾਉਂਦੀਆਂ ਧੋਂਦੀਆਂ ਓਹੀ ਕੰਮ ਕੇ ਨਹਾ ਲਾ ਆਹ ਕਰ ਲਿਆ ਪਾਠ ਕਰ ਲਾ ਫੇਰ ਰਾਤ ਦੇ ਦੱਸ ਗਿਆਰਾਂ ਵੱਜ ਜਾਂਦੇ ਦੱਸ ਗਿਆਰਾਂ ਫੇਰ ਸਵੇਰੇ ਚਾਰ ਵਜੇ ਫੇਰ ਤਿੰਨ ਵਜੇ ਲਾਗੇ ਫੇਰ ਉੱਠਣਾ ਪੈਣਾ ਅਸ਼ਾ ਅਸ਼ਾ ਆਹ ਇੱਦਾਂ ਯਾਰ ਇੱਦਾ ਬਾਹਰ ਇੱਦਾਂ ਹੀ ਹੁੰਦੇ ਯਾਰ ਉਹ ਹੀ ਤੈਨੂੰ ਆਦਤਾਂ ਪਾਈਆਂ ਪਹਿਲੇ ਆਲਿਆਂ ਤੈਨੂੰ ਹੋਰ ਗੱਲ ਕੋਈ ਨਹੀਂ ਆ ਆਹੋ ਤੇ ਮਾਈ ਬਥੇਰਾ ਆਂਦੀ ਰਹਿੰਦੀ ਤੈਨੂੰ ਤੈਨੂੰ ਕਿਹੜਾ ਸੱਪ ਲੜਦਾ ਵਾ ਖਲੋਉਗਾ ਕੇ ਅਮ ਜਦੋਂ ਓਥੋਂ ਕਹਿੰਦੀ ਪੈਸੇ ਘੱਲਦਾ ਆ ਓਦੋਂ ਬੜਾ ਕਹਿਣਾ ਪਾ ਦੇ ਹਜਾਰ ਪਾ ਦੇ ਇੰਨੇ ਤਾਂ ਪਾ ਦੇ ਇੰਨੇ ਮੈਂ ਆ ਕਰਨਾ ਹੁਣ ਤੂੰ ਇਹਨੂੰ ਸੋਨ ਨਹੀਂ ਦਿੰਦਾ

ਬਸ ਵਧੀਆ ਠੀਕ ਠਾਕ ਆ ਹਮ ਵਧੀਆ ਵਧੀਆ ਚਾਹੀਦਾ ਹਾਂ ਚੱਲ ਠੀਕ ਆ ਮੈਂ ਕਰਦਾਂ ਇਕ ਮਿੰਟ wait ਕਰ ਯਾਰ

ਕਰਦਾਂ ਵਾ ਹਾਂਜੀ, ਮੈਂ ਜਸਵਿੰਦਰ ਸਿੰਘ ਅੱਜ ਤੁਹਾਨੂੰ ਸਾਂਝੀ ਕੰਧ ਲੇਖਕ ਬਾਰੇ ਦਸਾਗੇ ਸੰਤੋਖ ਸਿੰਘ ਧੀਰ।